ਇਤ ਪਿਕਚਰਾਂ ਤੇ ਅਸਾਂ ਦੇਖ ਡੈਂਟਲ ਚੇਅਰ ਲਗੋ ਹੈ ਇਤ ਤੇ ਐਕਸ-ਰੇ ਵੀ ਰੱਖੀ ਤਾ ਪੀਤਰੇ ਕੰਪਿਊਟਰ ਰੂਮ ਆ ਡੈਂਟਲ ਓਰ ਹੌਸਪੀਟਲ ਲਗੋ ਹੈ।

ਉਹਦੇ ਟਾਇਰ ਖੋਲੀ ਰੱਖਿਆ ਮੇਰੇ ਖਿਆਲ ਖਰਾਬ ਹੋਣੀ ਆ ਗੱਡੀ ਸੇਚ ਮਕੈਨਿਕ ਕਰਨ ਲੱਗੀ ਰਾ ਠੀਕ।

ਅ ਕਾਲਾ ਗੇਟ ਹੈ ਕਾਲੀ ਟੈਂਕੀ ਹੈ ਪਿੱਛੇ ਪਹਾੜੀ ਦਿਖਣੇ ਲਗੀ ਰਹੀ ਬੜੇ ਭਾਰੀ ਮਕਾਨ ਵੀ ਬਣੇ ਰਹੇ।

ਮਗਰ ਅੱਛੇ ਲਗਣ ਲਗੀ ਰਹੀ ਪੂਰੇ ਤੱਕ ਹੀ ਅ ਮੋਮਬੱਤੀ ਬਾਲੀ ਰਾਖੀ।

ਆ ਐਕਸਰਸਾਈਜ਼ ਇਕੁਇਪਮੈਂਟ ਹੈ ਸਾਇਕਲਿੰਗ ਹੈ ਟਰੇਂਡ ਮਿਲ ਹੈ ਰੱਖੇ ਨੇ ਪੂਰੇ --

ਸ਼ੀਸ਼ੇ ਵੱਡੇ ਵੱਡੇ ਲਾਏ ਰੱਖੇ ਬਿਲਡਿੰਗਾ ਵੀ ਦਿਖਣ ਲਗੀ ਰਹੀ ਬਾਹਰੇ।

ਇਹ ਪੰਖਾ ਲਗਾ ਰਹਿਤੀ ਬੜਾ ਮਜ਼ੇਦਾਰ --

ਇਹ ਤੇ ਲਾਲ ਜਿਹੀ ਬਿਲਡਿੰਗ ਵੀ ਦਿੱਖ ਰਹੀ ਰੇ ਉਪੋ ਪੇੜ ਵੀ ਹੈ।

ਪੈਣ ਡ੍ਰਾਈਵ ਆ ਪਤਾ ਨਹੀਂ ਕਿਆ ਕਿਆ ਰਾਖਿਆ ਮੁੱਖ ਤਾਹੀ ਹੈ ਬੜਾ ਵਾਲੀ ਸਟੋਰ ਆ ਏਤੀ।

ਦੇਸ਼ ਲਗਿਆ ਪੂਰੇ ਲਾਲ ਰੰਗ ਲਾਈ ਰੱਖਿਆ ਉਹ ਪ--

ਸਾਹਮਣੇ ਸ਼ੀਸ਼ਾ ਆ ਸ਼ੀਸ਼ਾ ਤੇ ਪਾਰੋ ਮਾਹਣੋ ਚੜਣ ਲੱਗਰੀ ਬਾਹਰੋ --

ਪਿਕਚਰ ਤੋਂ ਦਸ ਸਕੇ ਬਿਲਡਿੰਗਾਂ ਹੀ ਬਿਲਡਿੰਗਾਂ ਦਿਖਣ ਲਾਗਰੀ ਉਹਦੇ ਗੱਡੀਆਂ ਖੜੀ ਰਾਖੀ ਇੱਕ ਤਰਫ ਤੋਂ ਮਾਖੋ ਲਗੋ ਠੀਕ ਗੈਰਾਜ਼ ਹੋਣਾ ਐ।

ਪਤਾ ਨਹੀਂ ਲਗੋ ਰਿਹਾ ਹੋਣਾ ਕੁੱਛ ਇਹਨਾਂ ਦਾ ਫਰੰਟ ਔਫੀਸੋ ਰਾ ਕੁਛ --

ਹੈ ਕਾਲੇ ਰੰਗੋ ਰੀ ਸਫੇਦ ਰੰਗੋ ਰੀ ਗ੍ਰੇ ਕਲਰ ਰੀ।

ਇਹ ਵਿਜੋ ਲਗੋ ਹੈ ਕਿ ਸੁਨਾਰੋ ਕੀ ਦੁਕਾਨ ਹੋਣੀ ਪਿੱਛੇ ਗਣੇਸ਼ ਜੀ ਦੀ ਫੋਟੋ ਲਾਈ ਰਾਖੀ ਬਾਹਰੇ ਚਾਂਦੀ ਉਰੀ --

ਉਰੇ ਔਰ ਖਿਲੌਣੇ ਖਿਲੌਣੇ ਵੀ ਰੱਖਣ ਰਹਿਤੀ।

ਇਹ ਜਵੈਲਰੀ ਸ਼ੋਪ ਲਗੁ ਆ ਪਰ ਕੁਰਸੀਆਂ ਜੀ ਭੀ ਰਾਖੀ ਦੀ --

ਉਮ ਆ ਬੈਂਕ ਆਫ ਇੰਡੀਆ ਦਾ ਦਿਸਣ ਲੱਗਰਿਆ ਓਪੇ ਕੋਈ ਰੈਸਟੋਰੈਂਟ ਹੈ।

ਹੇਮ ਬੁੱਕ ਹਾਉਸ ਵੀ ਦਿਸਣੇ ਲੱਗਰਿਆ ਅਤਿ ਉਰੇ ਵੀ ਕੋਈ ਬਿਲਡਿੰਗ ਹੈ।

ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੀ ਬਸ ਦਿਖਣ ਲੱਗ ਰਹੀ।

ਵਾਈਟ ਜੈਸੇ ਬੋਰਡ ਜਿਹਾ ਹੈ ਅਲਮਾਰੀ ਰੱਖ ਰਹੀ ਤੇ ਇੱਕ ਜਨਾ ਪਿੱਚਰ ਆ ਪਰ ਬਲਰ ਆ ਬਿਲਕੁਲ--

ਖਤਮ ਖਤਮ ਹੀ ਕਰ ਰੱਖੀ ਸ਼ੀਸ਼ਾ ਠੀਕ ਆ ਇਸ ਤਰ੍ਹਾਂ ਪਿੱਛੇ ਵੀ ਕਾਮ ਕਾਜ ਲਾਗਈ ਰਿਹਾ--